ਮੈਂ ਕਿਹਾ ਸਾਊ ਸੀ ਮੁੰਡਾ ਆਹੋ ਆਹੋ ਸਾਊ ਸੀ ਤੂੰ ਵੀ ਕਰਾਂ ਲੈਣੀ ਸੀ ਮੰਗਣੀ ਉਹਦੇ ਨਾਲ ਹੋਊ ਮੈਂ ਕਿਉਂ ਕਰਾਵਾਂ ਆਹੋ ਉਹਦੀ ਤੁੜਾ ਦਿੰਦੇ ਆ ਮੈਂ ਕਹਿੰਦਾ ਤੇਰੀ ਯੋ ਕਰਾ ਦਿੰਦੇ ਆ ਸਾਊ ਸੀ ਮੁੰਡਾ

ਆਹੋ ਵਾਹਲਾ ਸਾਊ ਸੀ ਵਾਹਲਾ ਚੰਦਰਾ ਸਾਊ ਸੀ ਵਾਹਲਾ ਜਾਦੇ ਆਹੋ ਸਾਲੇ ਦਾ ਹਾਥੀ ਵਾਲਾ ਕੰਮ ਸੀ ਬਾਹਰਲੇ ਦੰਦ ਹੋਰ ਸੀ ਕੁੱਛ ਅੰਦਰਲੇ ਕੁੱਛ ਹੋਰ ਸੀ ਜਿਵੇਂ ਹਾਥੀ ਨੂੰ ਨਹੀ ਕਹਿੰਦੇ ਹੁੰਦੇ ਵੀ ਬਾਹਰਲੇ ਦੰਦ ਹਾਥੀ ਦੇ ਹੋਰ ਹੁੰਦੇ ਨੇ ਅੰਦਰਲੇ ਖਾਣੇ ਆਲੇ ਕੋਈ ਹੋਰ ਹੁੰਦੇ ਨੇ ਉਹ ਕੰਮ ਸੀ

ਹਾਂ ਚੱਲ ਕੋਈ ਨਹੀਂ ਉਹ ਇੱਧਰ ਤਾਂ ਰਹਿੰਦਾ ਰਿਹਾ

ਉਹ ਸਾਲਾਂ ਸੱਤ ਛੇ ਸੱਤ ਕੁੜੀਆਂ ਨਾਲ ਗੱਲ ਕਰ ਕੇ ਪੈਂਦਾ ਹੁੰਦਾ ਸੀ ਰਾਤ ਨੂੰ ਉਹੋ

ਆਹੋ ਵਾਲ਼ਾ ਕੁੱਛ ਕਰਦਾ ਸੀ ਚਲ ਕਿ ਕਰ ਸਕਦੇ ਆ ਆਪਾਂ ਵੀ ਵਧਿਆ ਮੰਗਣਾ ਹੋ ਗਿਆ ਉਹੀ ਕੁੜੀ ਨਾਲ friendship ਹੋਇ ਨੂੰ ਹਲ਼ੇ ਥੋੜਾ ਹੀ time ਹੋਇਆ ਸੀ ਉਹ ਪਤਾ ਨੀ ਸਾਲ ਸੂਲ ਹੋ ਗਿਆ ਸੀ ਉਹ ਇਹਦੇ ਗੱਲ ਗੁਲ ਆ ਪੈ ਗਈ ਕੀਤੇ ਬਸ ਗੱਲ ਪਿਆ ਢੋਲ ਬਜਾਉਣਾ ਪੈ ਗਿਆ ਗੱਲ ਪਿਆ ਢੋਲ ਬਜਾਉਣਾ ਪੈ ਗਿਆ ਜਬ ਮੈਂ ਕਿਹਾ caste same ਮਿਲੀ

ਹਾਂ ਇਹ ਤਾਂ ਰਾਮਗੜ੍ਹੀਆ ਹੈ ਨਾ ਆਹੋ ਤੇ ਗੱਲ ਇਹੋ ਹੀ ਵੀ ਗ਼ਲਤ ਕੰਮਾਂ ਦੇ ਗ਼ਲਤ ਨਤੀਜੇ ਨੇ ਜਾ ਜੰਨਾਨਿਬਾਜ਼ੀ ਬੰਦੇ ਨੂੰ ਲੈ ਬਹਿੰਦੀ ਆ ਜਾਦੇ ਇਕ ਅੱਧੀ ਦਾ ਨਹੀ ਹੁੰਦਾ ਗੱਲ ਕਰਿ ਜਾਂਦਾ

ਉਹੀ ਜਦੋ ਭੈਣ ਚੋਦ ਚਾਵਾਂ ਚ ਜਨਾਨੀਆਂ ਨਾਲ ਗੱਲਾਂ ਕਰਨੀਆਂ ਇਕ ਅੱਧੀ ਦਰਸ਼ੀਸ਼ ਦੇ ਕੇ ਹੀ ਜਾਂਦੀ ਆ ਯਾਰ ਜੇ ਫਿਰ ਉਹਨੇ ਰੱਖੀ ਸੀ ਉਸ ਨਾਲ ਗੱਲ ਬਾਤ ਫਿਰ ਉਸ ਤੋਂ ਮਗਰ ਪਯੁਗੀ ਅੱਛਾ ਫੇਰ ਕਦੇ ਸਾਲਾ ਸ਼ਿਮਲੇ ਘੁੰਮਣ ਜਾਂਦਾ ਸੀ ਓਹਦੇ ਨਾਲ ਕੰਮ ਤੋਂ ਕਦੇ ਘਰਦਿਆਂ ਨੂੰ ਕਦੇ ਅੰਮ੍ਰਿਤਸਰ ਫੇਰ ਹੱਲੇ ਤੂੰ ਕਹਿੰਦਾ ਬਹਿ ਓਹਦੀ ਗੱਲ ਬਾਤ ਹੈ ਉਹ ਕੁੜੀ ਧੱਕੇ ਪੈ ਗਈ ਆਹੋ ਵਿਚ ਨੂੰ ਤਾਂ ਫੇਰ ਇਹ ਵੀ ਛੱਡਣ ਨੂੰ ਫਿਰਦਾ ਸੀ ਫਿਰ ਕੀਤੇ ਅਗਲੀ ਦਿੰਦੀ ਆ ਖਿਸਕਣ ਬੰਨ ਲਾਇਆ ਉਹਨੇ

ਹਾਂ ਹੁਣ ਜਾ ਕੇ ਦਿਖਾਵੇ ਹੁਣ ਹਿਲ ਕੇ ਦਿਖਾਵੇ ਕਿਸੇ ਪਾਸੇ ਨੂੰ ਆਹੋ

ਸਾਲੇ ਨੇ ਮੇਰਾ number block ਚ ਪਾਇਆ ਵਾ ਮੈਨੂੰ ਇਹ ਗੱਲ ਦਾ ਗੁੱਸਾ ਆਇਆ ਹੈ ਸਾਲੇ ਤੇ ਨਹੀਂ block ਚ ਪਾਇਆ ਕਿਉਂ ਉਹਦਾ ਸਾਥ ਆਉਂਦੀ ਹੈ ਬਸ ਉਹ ਤਾਂ ਸਾਲਾ ਨਾਲ ਰਹਿੰਦਾ ਸੀ ਇਕ ਵਾਰੀ ਮੈਂ ਇਹਨੂੰ call ਕੀਤੀ ਮੈਨੂੰ ਕਹਿੰਦਾ ਮੈਂ ਤੈਨੂੰ ਕਰਦਾ ਆ ਰੁਕ ਕੇ ਪ੍ਚਾਰ ਜਹੀ ਮਾਰ ਕੇ cut ਤਾਂ ਸਾਲੇ number ਨੇ ਬਸ ਮੁੜ ਕੇ call ਵੀ ਨਹੀ ਕੀਤੀ block ਵਿਚ ਪਾਤਾ

ਵੀ ਮੈਨੂੰ ਇਹ ਵਿਆਹ ਬਾਰੇ ਕਹੂਗਾ ਵਿਆਹ ਬਾਰੇ ਪੁੱਛੂਗਾ ਤੇ ਇਹ ਮੈਨੂੰ ਕਹਿੰਦਾ ਸੀ ਗਾ ਵੀ ਮੈਂ ਹਜੇ ਇਹ ਨੂੰ ਓਹਦੇ ਨਾਲ ਇਹ ਦੇਖਿਆ ਵੀ ਤੂੰ ਓਹਦੇ ਨਾਲ ਇਹ ਕਰਾ ਲਿਆ ਯੇ ਵੋ ਸਾਲਾ ਇੰਨੀ ਸ਼ਰਮ ਮੰਨ ਗਿਆ ਜੇ ਇੰਨੀ ਸ਼ਰਮ ਮੰਨਦਾ ਫੇਰ ਸਾਲਿਆ ਮੰਗਣਾ ਕਿਹੜੀ ਗੱਲੋਂ ਕਰਾਇਆ ਜਦ ਤੈਨੂੰ ਪਤਾ ਸੀ ਸਾਰਾ ਕੁੱਛ ਇੱਡਾ ਵੀ ਕਿਹੜਾ ਜਿਹੜੇ pistol ਤਾਣੀਆਂ ਹੋਇਆ ਸੀ ਜਿਵੇਂ ਆਹ ਉਹ ਉਥੇ ਯਾਰ ਇਹ ਪਤਾ ਕਿਥੋਂ set ਆਈ ਇਹ ਲੱਗੀ ਹੁੰਦੀ ਸੀ madam ਤੇ ਇਹ ਦੀ ਸਹੇਲੀ ਸੀ ਗੀ ਅੰਮ੍ਰਿਤਾ madam ਅਮ੍ਰਿਤਸਰ ਵਾਲੀ ਉਥੋਂ sample sample ਲੈ ਕੇ ਆਉਂਦੇ ਹੁੰਦੇ ਸੀ ਗੇ ਅਸੀ ਤੇ ਇਹਦੇ ਨਾਲ ਕੀਤੇ ਗਾਟੀ ਗੁਟੀ ਪੈ ਗਈ

ਹੋਵੇ ਓਹਦੀ ਕੁੜੀ ਦੀ ਯਾਰ

ਮੱਛਰ ਵੀ ਉਦੋਂ ਦਾ ਹੀ ਗੱਲ ਕਰਦਾ ਪਹਿਲਾਂ ਓਹਦੀ ਗਾਟੀ ਹੋਰ ਨਾਲ ਸੀ ਮੁੰਡੇ ਨਾਲ ਐਹੀ ਜਿਹੜੀ ਕੁੜੀ ਨਾਲ madam ਨਾਲ ਗਾਟੀ madam ਦੀ ਕੁੜੀ ਨਾਲ ਪਈ ਹੈ ਉਹ ਹੀ ਕੁੜੀ ਹੈ ਜਿਸ ਨਾਲ ਮੰਗਣਾ ਹੋਇਆ ਆਹੋ ਆਹੋ compounder ਹੁੰਦੀ ਸੀ ਗੀ ਇਹ ਉੱਥੇ

ਆਹੋ nurse ਸੀ ਗੀ ਪਤਾ ਨਹੀ ਕਰਦੀ ਹੈ nurse ਦਾ ਹੀ ਕੰਮ ਏਕਣ ਅਕਵਿੰਦਰ ਤਾਂ ਕਹਿੰਦੀ ਬਾਹਰ ਜਾਣਾ ਜਾਂਦੀ ਹੈ ਉਹ ਕੁੜੀ ਨਾਲ ਹੀ ਓਏ ਓਇ ਛੱਡੀ ਜਾਂਦਾ ਭੈਣਚੋਦ ਨੂੰ ਕਿ ਇਹਨਾਂ ਕੋਲ ਹੈਗਾ ਕਿ ਆ ਬਾਹਰ ਜਾਣ ਨੂੰ ਪਤਾ ਨਹੀ ਕਹਿੰਦਾ ਮੇਰੇ

ਹਾਂ ਇਹਦੀ ਦਾਦੀ ਦੀ death ਹੋ ਗਈ ਨਾ ਉਹ ਤਾਂ ਕਦੀ ਮਰ ਗਈ ਬੇਚਾਰੀ

ਚੋੜਾ ਵਾਹਦੂ ਹਾਂ ਵਾਹਦੂ ਅੱਲੇ ਪੱਲੇ ਕੁੱਛ ਹੈ ਨਹੀ ਜਾ ਤਾਂ ਬੰਦਾ ਇਹ ਵੀ show ਕਰਦਾ ਵਧਿਆ ਲਗਦਾ ਹੈ ਬਹਿ ਹਾਂ ਅਸੀ ਹੈਗੇ ਆ ਆਜਾ ਚਲ ਕੋਈ ਨਹੀ ਹਾਂ ਦੇਖ ਲੈ ਜੇ ਤੂੰ ਕਰਾਉਣਾ ਤੇਰਾ ਕਰਾਂ ਦਿੰਦੇ ਆ

ਨਹੀਂ ਸੁੱਖੇ ਇੱਦਾ ਨਾ ਭੋਂਕ please ਆਹਾ ਹਾ ਹਾ ਹਾ ਹਾ ਹਾ ਆਹ ਅੰਦਰੋਂ ਫੂਕ ਜੀ ਨਿਕਲੀ ਆ ਸਿਰ ਪਾੜ ਦੇਣਾ ਯਾਰ ਆਵੇ ਨਾ ਭੋਂਕੀ ਜਾ ਸੱਚੀ ਕਹਿ ਤਾਂ

ਮੈਂ ਮਰਨ ਵੀ ਨਹੀ ਜਾਣਾ ਉਹਦੇ ਤੋਂ ਬਿਨਾ ਹਾਏ ਹਾਏ ਸੋਹਣੇਏਓਂ ਨਹੀਂ ਮਰਨ ਦਿੰਦੇ ਤੈਨੂੰ ਮੈਂ ਚੱਕ ਲਿਆਊਂਗਾ ਕਿਦਾਂ ਹੱਸਦੇ ਨੇ ਮੈਨੂੰ ਨੀਂਦ ਆ ਗਈ ਫੇਰ ਮੇਰੇ ਘਰ ਦੇ ਮੇਰੇ ਇਹ ਨੇ ਮੇਰੇ ਵੋਹ ਨੇ ਨੀਂਦਾਂ ਉਡਾ ਤੀਆਂ ਤੂਹੇ ਕਿੱਥੇ ਆਉਣ ਦਿੰਦੀ ਆ ਤੂੰ ਨੀਂਦਾਂ time ਹੋ ਗਿਆ ਕੱਟਣ ਲਗੀ ਆਂ ਮੈਂ cut ਕੇ ਦੂਜੀ ਲਾ ਲਾ ਹੁਣ Hello

ਠੀਕ ਠਾਕ ਜੀ ਤੁਸੀਂ ਸੁਣਾਉ ਆਪਣਾ ਵਧੀਆ ਹੋਰ ਫੇਰ ਉਹਨਾ ਫੇਰ ਕੇਸ ਕਰਤਾ ਹਾਂ ਉਹਨਾ ਨੇ ਫੇਰ ਕੇਸ ਕਰਤਾ ਉਹਨਾ ਤੇ ਬੇਚਾਰਿਆਂ ਤੇ ਦੋਵਾਂ ਤੇ

ਕੇਸ ਉਲਟ ਪਾਉਣਗੇ ਨਾ ਉਲਟ ਫੇਰ ਕੇਸ ਇੱਥੇ ਪਾਉਣਗੇ ਇਹਨਾ ਤੇ ਹਾਂ ਇਹਨਾ ਤੇ ਪਾਉਣਗੇ, ਹੈਪੀ ਹੁਣਾਂ ਤੇ

ਇਹਨਾ ਨੂੰ ਨਹੀਂ ਸੀ ਕਰਨੀ ਚਾਹੀਦੀ ਐਡੀ ਭੈੜੀ ਇਹਨਾ ਨੂੰ ਚਾਹੀਦਾ ਸੀਗਾ ਬਈ ਜਿਦਣ ਗਈ, ਅਸੀਂ ਦੂਜੇ ਦਿਨ ਹੀ ਚੱਲ ਜਾਈਏ ਮਗਰ

ਦੂਜੇ ਦਿਨ ਜਾਂਦੇ ਮਗਰ ਸੀ ਆ ਗਏ ਸੀ, ਅਸੀਂ ਕਿਹੜੀ ਘਰੋਂ ਘਲਾਈ ਹੈ, ਇਹ ਆਪੇ ਆ ਗਈ ਹੈ,

ਨਹੀਂ ਜੇ ਉਹਨਾ ਸਿਰ ਤੇ ਕਰ ਲੈਂਦੀ ਨਹੀਂ ਫੇਰ ਅਗਲੇ ਨੇ ਕਰਨਾ, ਧੀਆਂ ਵਾਲੇ ਸਭ ਕੁੱਝ ਕਰ ਲੈਂਦੇ, ਘਰਦਾ ਕੌਣ ਨਹੀਂ ਹੈ। ਹੱਦ ਆ ਧੀਆਂ ਵਾਲਿਆ ਨੂੰ ਫੇਰ ਜੇ ਇਹਨਾ ਨੂੰ ਇਹਨਾ ਦੀਆਂ ਧੀਆਂ ਦਾ ਗੁੱਸਾ ਆਉਂਦਾ ਸਭ ਨੂੰ ਲੋਕਾਂ ਨੂੰ ਨਹੀਂ ਆਉਂਦਾ ਆਪਣੀਆਂ ਧੀਆਂ ਦਾ ਗੁੱਸਾ ਸਾਰਿਆਂ ਨੂੰ ਆਂਉਂਦਾ, ਉਹ ਕਹਿੰਦੀਆਂ ਹੋਣੀਆਂ ਫੜਕੇ ਆਈਆਂ ਹੁੰਦੀਆਂ।

ਜਿੰਨੀ ਕਿ ਇਹਨਾ ਨੂੰ ਦਿੱਤੀ ਰੱਬ ਨੇ ਧੀਆਂ ਪੁੱਤਾਂ ਦੀ ਸਾਰਿਆਂ ਨੂੰ ਹੁੰਦੀ ਇਸ ਤਰ੍ਹਾਂ

ਆਪ ਤਾਂ ਬੜਾ ਹੈਪੀ ਭੁੜਕਦਾ ਹੁੰਦਾ ਅਤੇ ਹੁਣ

ਹੈਂ ਹੁਣ ਪਤਾ ਲੱਗਣਾ ਹੀ ਹੈ ਪੁੱਠਿਆਂ ਕਰਕੇ ਟੰਗਿਆਂ ਅਗਲੇ ਨੇ ਫੇਰ ਪਤਾ ਲੱਗੂਗਾ ਨਾ ਕਿ ਕਿਦਾਂ ਹੁੰਦਾ

ਚਾਹੀਦਾ ਨਹੀਂ ਉਦਾਂ ਏਦਾਂ

ਉਹਨਾ ਚਿਰ ਹੀ ਜਿੰਨਾ ਚਿਰ ਮਾਂ ਨਹੀਂ ਜਿਉਂਦੀ ਉੱਨਾ ਚਿਰ ਹੀ ਢੱਕਣ ਢੱਕੇ ਰਹੇ

ਹਾਂ ਥਾਉਂ ਥਾਈਂ

ਮੰੰਮੀ ਮਰ ਗਈ ਅਤੇ ਇਹਨਾ ਨੇ ਮੈਨੂੰ ਘਰੋਂ ਕੱਢ ਦੇਣਾ, ਮੈਂ ਕਿਹਾ ਕਿਉਂ ਤੈਨੂੰ ਘਰੋਂ ਕੱਢ ਦੇਣਗੇ, ਚੁੱਪ ਕਰਕੇ ਮਿੱਥ ਕੇ ਰਹਵੀਂ ਅਤੇ ਕਿਉਂ ਕੱਢਣਗੇ ਤੈਨੂੰ ਘਰੋਂ ਆਹ ਤਕੜਾਈ ਨਾਲ ਰਹਿੰਦੀ ਨਾ ਉਹ ਵੀ, ਉਹ ਵੀ ਫੇਰ ਹਾਰ ਕੇ ਫੇਰ ਵੇਖ ਜਾਚ ਕੇ ਫੇਰ ਗਈ ਘਰੋ ਕੁੱਛ ਜਦੋਂ ਬੰਦਾ ਨਹੀਂ ਸੀ ਬੋਲਦਾ ਅਤੇ ਫੇਰ ਕੀ ਕਰ ਨਾ ਇਹ ਰਮਨ ਦੀ ਵੀ ਗਲਤੀ ਆ ਨਾ ਥੋੜ੍ਹੀ ਜਿਹੀ

ਅਹ ਰਮਨ ਚੰਗਾ ਹੁੰਦਾ ਤਾਂ ਉਹਨੇ ਜਾਣਾ ਨਹੀਂ ਸੀ ਮੈਂ ਆਖੇ ਇੱਥੇ ਆਇਆ ਸੀ, ਮੈਂ ਤਾਂ ਬਥੇਰਾ ਸਮਝਾਇਆ ਮੈਂ ਕਿਹਾ ਰਮਨ ਵੇਖ ਭਰਜਾਈਆਂ ਆਪਣੇ ਥਾਂ, ਭਰਾ ਆਪਣੇ ਥਾਂ,

ਨਾਲੇ ਤੁਸੀਂ ਆਪਣੀ ਮਰਜ਼ੀ ਦਾ ਜਿਹੜਾ ਦੂਜੇ ਲੜਾਏ, ਦੌਹਾਂ ਜੀਆਂ ਦੀ ਲੜਾਈ ਦਾ ਕੋਈ ਗੁੱਸਾ ਨਹੀਂ ਹੁੰਦਾ,

ਉਹਦੇ ਤੇ ਨਾਲ ਸਾਹ ਅਤੇ ਸਾਹ

ਜਿੱਥੇ ਜਾਣਾ ਉਹਨੂੰ ਨਾਲ ਹੀ ਖੜਨਾ, ਜਿੱਥੇ ਜਾਣਾ ਉਹਨੂੰ ਨਾਲ ਹੀ ਖੜਨਾ, ਇੱਥੇ ਮੇਰੇ ਕੋਲ ਆਏ, ਸਾਡੇ ਕੋਲ ਆਏ ਤਾਂ ਵੀ ਇੱਥੇ ਨਾਲ ਲੈ ਕੇ ਆਏ, ਨਾਲ ਹੀ ਲੈ ਕੇ ਆਈ ਬੇਚਾਰੀ ਜੇ ਦਵਾਈ ਲੈਣ ਜਾਣਾ ਤਾਂ ਵੀ ਨਾਲ ਹੀ ਜਾਣਾ, ਆਖਣ ਨਹੀਂ ਸੁਣ ਤਾਂ ਲੈ ਜਿੰਨ੍ਹਾ ਨੇ ਆਪਣਾ

ਹਾਂ ਅਤੇ ਲੈ ਕੇ ਆਉਂਦੀ ਸੀ ਦਿੱਕਤ ਕਾਹਦੀ ਹੈ, ਇੱਕ ਦੋ ਵਾਰੀ ਅਤੇ ਨਾਲ ਹੀ ਲੈ ਕੇ ਆਉਂਦੀ ਰਹੀ ਹੈ ਨਾਲ ਹੀ ਲਿਆਉਂਦੀ ਰਹੀ ਹੈ, ਇੱਥੇ ਦੇਖ ਲੈ ਨਾਲ ਹੀ ਆਉਂਦੀ ਰਹੀ ਹੈ।

ਪਰ ਨਹੀਂ ਚੱਲੋ, ਇਹਨਾ ਨੂੰ ਆਪਣੀ ਉਹ ਅਹ ਵੱਡੀ ਸੀਗੀ ਸੋਚਣਾ ਚਾਹੀਦਾ ਬਈ ਮੈਂ

ਅਤੇ ਉਹਨੂੰ ਵੀ ਸਮਝਾਉਂਦੀ, ਉਹਨੂੰ ਵੀ ਸਮਝਾਉਂਦੀ ਕਿ ਰਮਨ ਤੂੰ ਇਸ ਤਰ੍ਹਾਂ ਨਾ ਕਰ

ਚੁੱਕਣਾ ਚਾੜਨੇ ਅਤੇ ਫੇਰ ਉਹਨੇ ਕੀ ਸਮਝਾਉਣਾ ਸੀ, ਸਵਾਹ ਸਮਝਾਉਣਾ ਸੀ। ਨਾ ਜੀ ਨਾ ਜੀ ਚਾਚੀ ਵਿਗੜਾ ਵਿਗੜਾਉਂਦਿਆਂ ਨਹੀਂ ਚਿਰ ਲੱਗਦਾ ਅਤੇ ਇਕੱਠੇ ਕਰਨ ਲੱਗਿਆਂ ਲੱਗਦਾ ਵਾ,

ਹੁਣ ਵਿਗੜਾਅ ਤਾਂ ਪੈ ਗਿਆ, ਹੁਣ ਕੋਈ ਪਤਾ ਲੱਗਣਾ ਦਾ ਕੀ ਬਣਨਾ ਹੋਰ ਕੀ ਪਤਾ ਉਹ ਅਗਲੀ ਮੈਂ ਨਹੀਂ ਆਉਣਾ ਮੈਂ ਨਹੀਂ ਆਉਣਾ, ਮੈਂ ਇੱਕੋ ਗੱਲ ਇਹਨੂੰ ਆਖੀ ਸੀ ਰਮਨ ਦੂਜੇ ਨੂੰ ਕਰਨਾ ਕਰ ਅਤੇ ਅਸੀਂ ਨਹੀਂ ਅਸੀਂ ਤਾਂ ਲਿਆਉਣੀ ਹੈ

ਲੈ ਕੇ ਆਉਣਾ ਨਾਲੇ ਰੋਜ਼ ਦੇ ਰੋਜ਼ ਥੋੜ੍ਹੇ ਕੰਮ ਬਣਦੇ ਮੈਂ ਕਿਹਾ ਗੁੱਡੀ ਗੁੱਡੀਆਂ ਦਾ ਖੇਡ ਨਹੀਂ ਹੈਗਾ ਜਿਹੜਾ ਗੁੱਡੀ ਗੁੱਡੀਆਂ ਦਾ ਖੇਡ ਵੱਧ ਰਿਹਾ ਚੱਲੋ ਕੋਈ ਨਹੀਂ ਹਾਂ ਕੋਈ ਇੱਕ ਕੇਰਾਂ ਹੋ ਗਿਆ ਅਤੇ ਦੂਜੀ ਕੇਰਾਂ ਫੇਰ ਹੋ ਜਾਊਗਾ। ਫੇਰ ਹੋ ਜਾਊਗਾ, ਮੈਂ ਕਿਹਾ ਇਹ ਬੜੀ ਮੁਸ਼ਕਿਲ ਘਰ ਬਣਦੇ ਨੇ, ਮੈਂ ਕਿਹਾ ਔਖੇ ਬਣਦੇ ਮੈਂ ਕਿਹਾ

ਜੇ ਤੁਹਾਨੂੰ ਸੱਦਣਗੇ ਤੁਸੀਂ ਆਖੋਗੇ ਅਸੀਂ ਖਾਣੀ ਨਹੀਂ

ਜੇ ਉਦੋਂ ਉੱਥੇ ਹੁੰਦੀ ਤਾਂ ਫੇਰ ਤੇ ਇਹਨੇ ਚੱਲ ਜਾਣਾ ਸੀ ਲੈਣ, ਫੇਰ ਤੇ ਇਹਨੇ ਲੈ ਆਉਣੀ ਸੀ ਜਾ ਕੇ ਆਹੀ ਤੈਨੂੰ ਪਤਾ ਤਗੜਾਈ ਵਾਲੀ ਆ,

ਨੀਲਮ ਜਿਸ ਤਰ੍ਹਾਂ ਮਰਜ਼ੀ ਆ ਗੱਲ ਖਰੀ ਕਰਦੀ ਆ ਇਹ ਗੱਲ ਮੂੰਹ ਤੇ ਕਰਦੀ ਆ, ਗੁੱਸਾ ਤਾਂ ਤਾਂਹੀਉਂ ਲਗਦਾ ਵਾ,

ਜਿਸ ਤਰ੍ਹਾ ਮਰਜ਼ੀ ਹੈ, ਗੱਲ ਇਹਨੇ ਮੂੰਹ ਤੇ ਕਰ ਦੇਣੀ ਹੁੰਦੀ ਹੈ ਇੱਕ ਮੂੰਹ ਤੇ ਕਰਦੀ ਹੈ, ਇੱਕ ਖਰੀ ਕਰਦੀ ਹੈ ਹੂੰ ਦੇਖੋ ਹੁਣ ਕੀ ਬਣਦਾ ਹੈ, ਹੁਣ ਆ ਵਿਆਹ ਤੋਂ ਮਗਰੋਂ ਗੱਲ ਹੋਣੀ ਜਿਹੜੀ ਵੀ ਹੋਣੀ ਹੈ ਆਹੋ ਹੁਣ ਵਿਆਹ ਦੇ ਵਿੱਚ ਵਿਚਾਲੇ ਜਿਹੇ ਸਾਰਿਆਂ ਨੇ ਰੌਣਕ ਮੇਲਾ ਵੇਖਣਾ ਅਤੇ ਉਹਨੇ ਵਿੱਚ ਹੋਣਾ ਨਹੀਂ ਆਪ ਤਾਂ ਵਿਆਹ ਸੀ ਅਤੇ ਅਮ ਸਾਰੇ ਲੋਕੀ ਸਾਰੇ ਆਪਣੇ ਆਪਣੇ ਜੀਆਂ ਨਾਲ ਫੋਟੋ ਲਹਾਉਂਦੇ ਅਤੇ ਉਹ ਬੇਚਾਰੀ ਕਦੀ ਭੂਆ ਨਾਲ ਲਹਾਵੇ

ਰਮਨ ਨਹੀਂ ਗਿਆ ਹੋਇਆ, ਰਮਨ ਨਹੀਂ ਸੀਗਾ ਨਾਂ ਨਾਲੇ ਹੀ ਵਿਆਹ ਸੀ ਆਪਣੀ ਜੋਟੀਆਂ ਚ ਫਿਰਦਾ ਸੀਗਾ, ਹੈਂ ਅਤੇ ਰਮਨ ਵਾਸਤੇ ਕਿੱਡੀ ਕੁ ਗੱਲ ਫੇਰ ਵਧੀਆ

ਇੱਥੋਂ ਤਾਂ ਆਖੀ ਦਾ ਆਪਣੀ ਮਰਜ਼ੀ ਨਾਲ ਨਾ ਕਰਾਉ ਹਾਂ ਅਤੇ ਹੋਰ ਹੂੰ ਜਿਹੜੇ ਵਿਆਹ ਹੁੰਦੇ ਆ ਇਸ ਤਰ੍ਹਾਂ ਦੇ ਹੁੰਦੇ ਆ

ਆਪ ਨਹੀਂ ਅੜੀਏ ਚੰਗੇ, ਰਮਨ ਦਾ ਰੁੱਸਦਾ ਮੂੰਹ ਵੇਖ ਲਿਆ ਸੀ ਉਹ ਦਿਨ

ਮੈਂ ਤੈਨੂੰ ਆਖਿਆ ਮੈਂ ਕਿਹਾ ਤੂੰ ਨਾ ਘਰੋਂ ਪੈਰ ਪੁੱਟੀਂ, ਤੂੰ ਆਖੀਂ ਨਹੀਂ ਨਹੀਂ ਪੁੱਤ ਨਾ